girls ਅੱਜਕਲ ਸੂਟ ਕਿੱਥੇ ਪਾਉਂਦੀਆਂ ਨੇ jeans top ਤਾਂ ਪਾਉਂਦੀਆਂ ਨੇ ਫਿਰ ਉਹਨਾ ਨੂੰ ਸਲਵਾਰ ਸਾਂਭਨੀ ਔਖੀ ਜੀ ਤਾਂ ਲਗਦੀ ਆ ਹਾਂਜੀ ਹਾਂਜੀ ਉਹਦਾ ਵੀ ਹੋ ਜਾਂਦਾ ਅਹ ਲੇਕਿਨ ਸਲ ਜਿਹੜੀ ਆਪਣੀ ਸਲਵਾਰ ਦੀ cutting ਏ ਉਹ ਵੀ ਬਹੁਤ ਤਰੀਕਿਆਂ ਨਾਲ ਹੋਈ ਜਾਂਦੀ ਆ ਆਪਾਂ ਅਲੱਗ ਅਲੱਗ ਮਤਲਬ ਕੀ ਤਰੀਕੇ ਸਿੱਖ ਲਵਾਂਗੇ ਤਾਂ ਜਿਹੜਾ ਤਰੀਕਾ ਤੁਹਾਨੂੰ ਆਸਾਨ ਲੱਗਿਆ ਉਹ ਸਿੱਖਣਾ ਸਿਖਾ ਦਵਾਂਗੇ ਜਿਵੇਂ ਇੱਕ ਤਾਂ ਤੁਹਾਨੂੰ ਦੱਸ ਤੀ ਮੈ table cutting ਦੀ ਕਿਵੇਂ ਕਰਨੀ ਏ

ਠੀਕ ਹੈ ਇੱਕ table cutting ਨਾਲ ਹੋ ਗਈ ਜਾਂ ਇੱਕ ਪੂਰਾ ਖੁੱਲਾ ਵਿਛਾ ਕੇ ਕਿਵੇਂ ਤੁਸੀਂ cutting ਕਰਨਾ ਚਾਹੁੰਦੇ ਓ ਉਹ ਹੋਗੀ

ਇੱਕ ਸਾਂਝੀ ਸਲਵਾਰ ਹੋਗੀ ਸਾਂਝੀ ਸਲਵਾਰ cutting ਕਿਵੇਂ ਹੁੰਦੀ ਏ ਤੇ ਇੱਕ ਹੋਗੀ ਕੀ ਆਪਾਂ simple ਸਲਵਾਰ ਵੀ ਕੁੰਡੇ ਅਹ ਪੂਰੇ ਫੂਲਾ ਕੇ ਪੂਰਾ ਪੱਲਾ ਵਛਾ ਕੇ ਜਿਵੇਂ ਆਪਾਂ ਕਮੀਜ ਦੇ ਪੱਲੇ ਕੱਢੁਗੇ ਨਾ ਉਸਦੇ ਸਾਬ ਨਾਲ

ਘੱਟ ਕੱਪੜਾ ਲੱਗਦਾ ਜੀ

ਠੀਕ ਹੈ ਜੀ mam ਆਪਾਂ ਜਿਵੇਂ starting ਕਰਦੇ ਆਂ ਸਿੱਖਣ ਦੀ ਉਦੋਂ ਤਾਂ cotton ਤੇ ਹੀ ਕਰਾਂਗੇ ਹਾਂਜੀ ਪਹਿਲਾਂ cotton ਤੇ ਹੀ ਸਿਖਾਵਾਂਗੀ ਵੀ cotton ਤੇ cutting ਕਿਵੇਂ ਕਰਨੀ ਹੈ ਕਿਵੇਂ

ਹਾਂਜੀ ਕਿਉਂਕਿ cotton ਤੋਂ ਥੋਨੂੰ ਇੱਕ ਸਮਝ ਲੱਗਜੁ ਵੀ cutting ਕਿਵੇਂ ਕਰਨੀ ਏ ਅਰ ਤੁਹਾਨੂੰ ਕੱਪੜਾ ਸੰਭਾਲਣਾ ਅਜੂਗਾ cotton ਦੇ ਵਿੱਚ ਜੇ ਥੋਨੂੰ ਪਹਿਲਾਂ ਹੀ ਮੈਂ ਸਿਲਕ ਦਾ ਕੱਪੜਾ ਫੜਾ ਤਾ or ਕੱਪੜਾ ਨਾਂ ਤੁਹਾਡੇ ਹੱਥ ਚ ਬੈਠਿਆ ਤੇ ਤੁਸੀਂ ਕਹੋਗੇ ਹਾਂ ਵੀ ਮੈਨੂੰ ਤਾਂ ਆਉਂਦੀ ਨਹੀਂ ਹੈਗੀ ਇਹ ਇਹ ਅਹ cutting ਦਾ ਤੁਸੀਂ ਤਾਂ ਸਿਖਾਈ ਕਿਵੇਂ ਆ ਵੀ ਮੇਰੇ ਕੋਲੋਂ ਛੋਟਾ ਰਿਹ ਗਿਆ ਬੜਾ ਹੋ ਗਿਆ ਇੱਧਰੋਂ ਹਿੱਲ ਗਿਆ ਉਧਰੋਂ ਹਿੱਲ ਗਿਆ ਇਹ ਚੀਜ਼ ਹੋਜੂਗੀ ਫਿਰ ਉਹਦੇ ਚ ਇਸ ਕਰਕੇ ਥੋਨੂੰ ਮੈਂ cotton ਤੇ ਹੀ ਸਿਖਾਉਂਗੀ ਕਿਉਂਕਿ cotton ਨੂੰ ਨਾ ਪ੍ਰੇਸ ਕਰਨ ਦੀ ਇੰਨੀ ਜਿਆਦਾ ਲੋੜ ਹੁੰਦੀ ਕੀ ਆ ਕੀ ਵੀ ਪ੍ਰੇਸ ਨਾਲ ਇੱਕ ਮਾਰੀ ਪ੍ਰੇਸ ਉਹ set ਹੋ ਜਾਂਦਾ ਠੀਕ ਹੈ ਜੀ ਉਹ ਹੁਣ ਅੱਜਕਲ ਕੱਪੜਾ ਕਿਹੜਾ ਚੱਲਦਾਗਾ ਜਿਵੇਂ ਆਪਾਂ ਸੂਟ ਲੈਣਾ ਹੋਵੇ ਕੋਈ ਵੀ ਹਨਾ ਤੇ best ਕੱਪੜਾ ਕਿਹੜਾ ਚੱਲਦਾ ਪਿਆ ਵੀ ਅੱਜ ਵੀ ਆਹ ਕੱਪੜਾ ਚੱਲ ਰਿਹਾ trending ਦੇ ਵਿੱਚ ਵੀ ਆਹ

ਜੋਰਜੱਟ

ਹਾਂਜੀ ਦੁਪੱਟੇ ਦੀ ਤਰ੍ਹਾਂ ਜਿਵੇਂ ਜਾਲੀ ਹੋਵੇ ਉਹ ਜੋਰਜੱਟ ਦਾ ਕੱਪੜਾ ਬਹੁਤ ਅੱਛਾ ਮਤਲਬ ਕੀ ਉਹਦੇ ਥੱਲੇ lining ਲੱਗ ਜਾਂਦੀ ਏ ਲੇਕਿਨ ਅੱਜ ਕੱਲ ਸਾਰੇ ਜੋਰਜੱਟ ਦਾ ਹੀ ਕਪੜਾ ਪਾਉਂਦੇ ਨੇ trend ਤਾਂ ਵੈਸੇ ਉਹਦਾ ਹੀ ਏ mam ਫਿਰ rate ਦੱਸ ਦੋ ਮਾੜਾ ਜਾ ਵੀ ਕਿੰਨੇ ਕ ਤੱਕ ਤੁਸੀਂ ਸਿਖਾਓਗੇ ਮੈਨੂੰ ਮੈਂ ਵੈਸੇ starting ਮਤਲਬ ਕੀ ਪੰਜ ਸੋ ਰੁਪਏ ਦੀ ਕਰੀ ਏ ਵੀ ਮਹੀਨੇ ਦਾ ਪੰਜ ਸੋ ਰੁਪਏ ਲਉਗੀ

ਪੰਜ ਸੋ ਰੁਪਏ ਲਉਂਗੇ ਉਹਦੇ ਸਿਖਾਨ ਦੇ ਥੋੜੇ ਜੀ ਤੇ ਜਿਵੇਂ ਮਤਲਬ ਕੀ ਤੁਸੀਂ ਆਪਣਾ ਕੱਪੜਾ ਖੁਦ ਆਪਣਾ ਲੈ ਕੇ ਆਉਣਗੇ ਥੋਨੂੰ ਉਹ ਕੱਪੜੇ ਤੇ ਸਿਖਾਦੂਂਗੀ

ਠੀਕ ਹੈ ਜੀ ਚਲੋ thank you mam ਇੰਨੀ information ਦੇਣ ਲਈ and ਮੈਨੂੰ ਥੋੜਾ time ਦੇਣ ਲਈ ਆਪਣਾ its ok

ਅੱਛਾ ਬੈਠੀ ਸੀ ਤੇ ਬੱਚੇ ਬੱਚੇ ਠੀਕ ਠਾਕ

ਤੇ ਉਹ ਉਹ ਉਸਤੋਂ ਬਾਅਦ ਉਹਦਾ ਕੀ ਇਰਾਦਾ ਹੈ ਉਹ ਕਹਿੰਦਾ job ਮੈਨੂੰ ਵਧੀਆ ਮਿਲਜੇ ਕੋਈ ਦੇਖਦੇ ਹਾਂ job ਕਨੀ ਇਹਦਾ ਧਿਆਨ ਹੈਗਾ ਤਾਂ but ਮਿਲੀ ਤਾਂ ਹੋਈ ਆ ਵਧੀਆ ਮਿਲੀ ਹੋਈ ਆ salary ਵੀ ਠੀਕ ਆ ਇਹਦੀ ਹੁਣ time table ਵੀ ਵਧੀਆ ਹੈ ਬਾਕੀ ਥੋੜੀ ਜੀ ਏਨ ਆ ਵੀ ਥੋੜੀ ਜੀ salary ਬਚੇ ਤਾਂ ਸਹੀ ਨਾ ਬੱਚੇ ਦਾ ਆਣ ਜਾਣ ਚ ਖਰਚਾ ਹੋ ਜਾਂਦਾ ਨਾ

computer ਤੇ ਬਿਲ ਪਾਸ ਕਰਦਾ ਜਿਵੇਂ ਕਿਸੇ ਦਾ ਮਾਲ ਆਗਿਆ ਜਿਵੇਂ ਬਿਲ ਹੋਗੇ ਏਵੇਂ ਆ ਜਿਵੇਂ ਕਿਸੇ ਦਾ ਮਾਲ ਕਿੰਨਾ ਆਗਿਆ ਕਿੰਨਾ ਨਹੀਂ ਆਗਿਆ ਜਿਵੇਂ sale ਵਗੈਰਾ ਹੁੰਦੀ ਆ ਓਵੇਂ ਉਹਨੂੰ ਤਾਂ ਮੋਹਾਲੀ ਵੀ ਭੇਜ ਦਿੰਦੇ ਆ ਗੋਬਿੰਦ ਗੜ ਵੀ ਭੇਜ ਦਿੰਦੇ ਹੁੰਦੇ ਆ ਉਹਨਾ ਨੂੰ ਜਿੱਥੇ ਵੀ ਉਹਨੂੰ ਬੁਲਾ ਲੈਂਦੇ ਆ ਉੱਥੇ ਚਲਾ ਜਾਂਦਾ ਨਹੀਂ BCA ਜੇ ਉਹਨੇ ਕੀਤੀ ਆ ਫ਼ੇਰ ਉਹਨੂੰ ਕੋਈ ਦੂਜੀ job ਵੀ ਤਾਂ ਕੋਈ ਮਿਲ ਜਿਹੜੀ ਜਿਹੜੀ ਕੋਈ ਇਹਦੀ ਇਹ ਤਾਂ BCA ਦੀ line ਨੀ ਹੈਗੀ ਜਿਹੜਾ ਤੁਹਾਡਾ ਬੇਟਾ ਕੰਮ ਕਰਦਾ ਪਿਆ ਹੁਣ ਨਹੀਂ BCA ਦੀ ਨੀ ਕਿਸੇ ਨੇ ਲਵਾਇਆ ਮੇਰੀ ਨੂੰਹ ਆ ਨਾ ਜਿਹੜੀ

ਡਿਗਰੀ ਆ ਜਾਂਦੀ ਤਾਂ ਚਲੋ ਨਾਲ ਦੀ ਨਾਲ ਪੱਕਾ ਹੋ ਜਾਣਾ ਸੀ ਇਹਨੇ

ਹੁਣ ਡਿਗਰੀ ਕਰਕੇ ਰੁਕੇ ਹੋਏ ਹਾਂ ਜਦੋਂ ਡਿਗਰੀ ਆਗੀ ਫ਼ੇਰ ਦੇਖਦੇ ਹਾਂ ਕੀ ਕਹਿੰਦੇ ਆ

ਤੇ ਉਹ ਪਹਿਲਾਂ job ਕਰਦੇ ਸੀਗੇ ਹੁਣ marriage ਉਹਨਾ ਦੀ ਹੋਗੀ ਤੇ ਜਿੱਥੇ ਕਹਿੰਦੇ ਮੈਂ ਲੱਗੀ ਹੋਈ ਉੱਥੇ ਬੇਟਾ ਨੀ ਮੰਨਦਾ ਹੈਗਾ

ਬਿਲ ਆਲਾ ਕਰਦੀ ਸੀ ਤੇ ਉਹ ਕਹਿੰਦੇ ਵੀ ਨਹੀਂ ਜਾਣਾ ਉੱਧਰ ਨਾ ਕੋਈ ਸਾਧਨ ਨੀ ਆਉਣ ਜਾਣ ਦਾ

ਨਹੀਂ ਨਾ ਫ਼ੇਰ ਉੱਥੇ ladies ਦਾ ਕੰਮ ਨੀ ਹੈਗਾ ਹੁਣ ਸੀਟ ਸੂਟ ਹੋਗੇ ਦੇਖਦੇ ਪਏ ਹਾਂ try ਕਰਦਾ ਪਿਆ ਜਦੋਂ ਕੋਈ ਸੀਟ ਖਾਲੀ ਮਿਲੀ ਦੇਖ੍ਲਾਂਗੇ ਲੱਗਜੁਗੀ ਉੱਥੇ ਵੈਸੇ ਹਜੇ ਫਿਲਹਾਲ ਮੈਨੂੰ ਏਵੇਂ ਹੀ ਹੈ ਵੀ ਨਵੀਂ ਨਵੀਂ marriage ਹੋਈ ਆ ਚਲ ਕਰਲੁਗੀ ਆਰਾਮ ਸਾਲ ਖੰਡ ਫ਼ੇਰ ਉਸ ਤੋਂ ਬਾਅਦ ਮਿਲ੍ਜੇਗੀ ਕੋਈ

ਕਹਿ ਤਾਂ ਸਾਰੇ ਜਾਣੇ ਰਹੇ ਹਾਂ ਵੀ job ਕਰਾਓ ਇਹਦੇ father or mother ਸਾਰੇ ਕਹਿ ਰਹੇ ਨੇ ਵੀ ਕਰਾਓ ਮੈਂ ਕਿਹਾ ਚਲੋ ਹਜੇ ਕੋਈ ਗੱਲ ਨੀ ਸਾਰੀ ਉਮਰ ਕਮਾਉਣਾ ਹੀ ਹੈ ਹਜੇ ਮੈਂ ਲੱਗੀ ਹੋਈ ਜਦ ਤੱਕ ਕੋਈ ਉਹ ਨੀ ਹੈਗੀ ਚਿੰਤਾ

ਆਪਣੇ ਬੇਟੇ ਦੀ ਤੁਹਾਡੇ ਦੀ marriage

ਮਤਲਬ ਕੇ ਕਦੋਂ ਸਾਲ ਹੋਗੀ marriage

ਤੇ ਹੁਣ ਸਮਾ ਉਹ ਤਾਂ ਕਹਿੰਦੇ ਸੀ ਮੰਮੀ ਮੈਨੂੰ ਤਿੰਨ ਲਾਦੋ ਥੋੜੇ ਕੋਲ ਹਸਤੀ ਨੀ ਹੈਗੀ ਮੈਨੂੰ ਪੜ੍ਹਾਉਣ ਵਾਸਤੇ ਮੇਰੇ ਤੋਂ BCA ਨੀ ਹੋਣੀ ਮੈਂ ਨੀ ਪੜ੍ਹ ਸਕਦਾ ਅੱਗੇ

ਫ਼ੇਰ plus two ਵੀ ਬਹੁਤ ਔਖੀ ਕਹਿੰਦਾ ਮੰਮੀ ਮੈਨੂੰ ਬੱਸ ਹੁਣ ਨਾ ਮੈਨੂੰ ਪੜ੍ਹਾਇਓ ਮੈਂ ਕਿਹਾ ਨਾ ਬੇਟਾ plus two ਤੋਂ ਬਾਅਦ ਤਾਂ ਕੋਈ ਵੀ ਨੀ ਪੁੱਛਦਾ ਅੱਜਕਲ ਕੀ value ਕਹਿਣਾ ਮੈਨੂੰ BA ਕਰ ਮੈਂ BA ਕਰੁਂਗਾ ਮੇਰੇ ਤੋਂ BCA ਨੀ ਹੋਣੀ ਪੜ੍ਹਿਆ ਨੀ ਹੈਗਾ ਥੋੜਾ weak ਸੀ ਪੜਾਈ ਚ ਪਤਾ ਨੀ ਮਹਾਂ ਮਾਈ ਦੀ ਕਿਆ ਮੋਜ ਹੋਈ ਫ਼ੇਰ ਮਹਾਂ ਮਾਈ ਨੇ ਅਸੀਂ ਜਿੱਦ ਕਰ ਕਰਕੇ ਮਾਮਾ ਆਇਆ admission ਕਰਾਉਣ ਵਾਸਤੇ ਇੱਧਰ ਮੈਂ ਗਈ collage ਵਿੱਚ ਮੈਂ ਕਿਹਾ ਨਹੀਂ ਮੈਂ BCA ਕਰਨੀ ਹੈ ਨਹੀਂ ਫ਼ੇਰ ਕਰਾਉਣੀ ਨੀ ਹੈਗੀ ਫ਼ੇਰ staff ਇਹਦਾ ਬੋਲਿਆ ਕੇ ਨਹੀਂ ਬੇਟਾ ਵੀ ਅਜੁਗੀ ਤੈਨੂੰ BCA ਤੂੰ ਕਿਉਂ tension ਲੀਤੀ ਹੈ tuition ਰੱਖ ਜਦ ਦੇਖਿਆ ਮੇਰੇ ਇਹਨਾ ਚ ਲੱਗੇ ਹੋਏ ਸੀਗੇ ਅਮ collage ਦੇ ਵਿੱਚ ਉਹਨਾ ਨੇ ਫ਼ੇਰ ਮੈਨੂੰ ਕਿਹਾ ਦੀਦੀ ਕੋਈ ਗੱਲ ਨੀ ਮੈਂ ਹੈਗੀ ਹਾਂ ਇਹਨਾ ਨੂੰ ਮੈਂ ਹੀ ਪੜਾਉਣਾ ਵੀ ਤੁਸੀਂ ਕਿਉ ਨੀ ਰੱਖ ਰਹੇ ਉਹ ਕੋਈ ਨਾ ਮੈਂ ਹੈਗੀ ਹਾਂ ਫ਼ੇਰ ਮੈਨੂੰ ਕੀ ਸਾਰਾ ਕੁੱਝ ਪੁੱਛਿਆ ਉਹਨੇ ਸਮਾਂ ਇੱਕ ਮਹੀਨੇ ਦੀ fees ਜਿਹੜੀ ਲੈਣੀ ਸੀ ਉਹ ਕਹਿੰਦੀ ਕੋਈ ਨਾ ਮੈਂ ਨੀ ਇਹਦੀ ਮਾਸੀ ਹੈਗੀ ਤੇ ਮੈਂ ਪੜਾਵਾਂਗੀ ਇਹਨੂੰ ਤੇਂ ਕਿਉਂ tension ਲਿੱਤੀ ਆ ਉਹਦੇ ਨਾ ਬੇਟੀਆਂ ਹੀ ਆ ਬੇਟਾ ਨੀ ਹੈਗਾ ਕੋਈ ਬੇਟੇ ਨੂੰ ਬਹੁਤ ਪਿਆਰ ਕਰਦੀ ਸੀ ਉਹ ਜਿਵੇਂ ਕੰਮ ਜਿਵੇਂ ਉਹਨੇ ਉਹ ਦੇਣੇ paper ਆਗੇ paper ਦਾ message ਦੇ ਦੇਣਾ ਉਹਨੇ ਵੀ ਇਹ ਯਾਦ ਕਰਲਾ ਅੱਜ ਇਹ paper ਆ ਜਾਣਾ lockdown ਲੱਗ ਗਿਆ ਇਹਨੂੰ ਥੋੜਾ ਜਾ ਇਹ ਹੋਗਿਆ ਵੀ ਹੁਣ ਮੈਂ ਕਿਆ ਕਰਾਂ ਵੀ ਮੈਨੂੰ ਤਾਂ ਕੁੱਝ ਵੀ ਨੀ ਆਉਂਦਾ ਹੈਗਾ ਉਹਨੇ english ਆਲੀ madam ਸੀ ਇਹਦੀ ਬਹੁਤ ਅੱਛੀ ਸੀਗੀ local ਹੀ ਸੀਗੀ ਫ਼ੇਰ ਉਹਨਾ ਨੇ ਹੀ ਇਹਨੂੰ ਘਰ ਬੁਲਾ ਬੁਲਾ ਕੇ ਹੀ ਪੜਾਇਆ ਅੱਛਿਆ ਮਤਲਬ teacher ਦਾ ਵੀ ਪੂਰਾ ਸਾਥ ਸੀਗਾ ਤਾਂ ਮੁੰਡਾ ਪੜ ਗਿਆ ਨਹੀਂ ਤੇ ਮੈਨੂੰ ਲੱਗਦਾ ਸੀ ਮੈਂ ਵੀ ਦੇਖਿਆ ਸੀ ਜਦੋਂ plus two ਕਰਦਾ ਸੀ ਤੇ ਮੈਂ ਵੀ ਇੰਝ ਸੋਚ ਰਹੀ ਸੀ ਕੇ ਪੜਾਈ ਪੜਾਈ ਵੱਲ ਨਹੀਂ ਸੀ ਉਹਦਾ ਇੰਨਾ ਧਿਆਨ ਹੈਗਾ

two ਕਰੀ ਉਦੋਂ ਮਨ ਇਹਦਾ ਏਵੇਂ ਹੋਗਿਆ ਵੀ ਮੇਰੀ ਮੰਮੀ ਦੀ ਹਸਤੀ ਨੀ ਹੈਗੀ ਪੜਾਉਣ ਦੀ

ਸਾਡੀ ਨਾ ਪੈਸਿਆਂ ਦੀ ਥੋੜੀ problem ਪਾਪਾ ਦੇ ਕੰਮ ਦੀ ਹੁੰਦੀ ਸੀ ਕਈ ਵਾਰ ਮਿਲਦਾ ਸੀਗਾ ਕਈ ਵਾਰ ਨਹੀਂ ਮਿਲਦਾ ਸੀਗਾ ਫ਼ੇਰ ਉਹਨੂੰ ਇਹ ਹੋ ਜਾਂਦਾ ਸੀ ਵੀ ਕਰਾਂ ਕੇ ਨਾ ਕਰਾਂ ਜਾਵਾਂ ਨਾ ਜਾਵਾਂ ਮੇਰੀ ਉਮਰ ਕਿਵੇਂ ਕੱਤੀ ਇਹਦਾ ਖਰਚਾ ਨੀ ਅੱਜਕਲ ਮਾਨ

ਸਵੇਰੇ ਜਾਣਾ ਸ਼ਾਮੀ ਬੱਚੇ ਨਾਲ ਉਹਦੀ ਮਹਾ ਮਾਈ ਦੀ ਕਿਰਪਾ ਨਾਲ ਇੱਕ ਉਹਦਾ ਦੋਸਤ ਇੰਨਾ ਵਧੀਆ ਸੀ ਨਾ ਪੰਤਾਲੀ ਤੋਂ ਆਉਂਦਾ ਸੀ ਤੇ ਉਹਨੇ ਹੀ ਲੈਕੇ ਜਾਣਾ ਉਹਨੇ ਹੀ ਛੱਡ ਕੇ ਜਾਣਾ ਇਹਨੂੰ ਉਹਦਾ ਮੋਟਰ ਸਾਇਕਲ ਸੀਗਾ ਉਹ ਕਹਿੰਦਾ ਤੇਂ ਨੀ ਲੇਕੇ ਜਾਣਾ ਨੀਰਜ ਮੋਟਰ ਸਾਇਕਲ ਮੈਂ ਹੀ ਲੇਕੇ ਜਾਊਂਗਾ ਉਹ ਆਪੇ ਮਹਾ ਮਾਈ ਕਿਸੇ ਨਾ ਕਿਸੇ ਨੂੰ ਖੜਾ ਦਿੰਦੀ ਹੈ ਪਰ ਮੈਂ ਵੀ ਦੇਖਦੀ ਹਾਂ ਹਨਾ ਤੁਸੀਂ ਭਾਵੇ ਜਿਵੇਂ ਮਰਜ਼ੀ ਸੀਗੇ ਮੈਨੂੰ ਪਤਾ ਸੀ ਹਨਾ ਵੀਹ ਹਜ਼ਾਰ ਇੱਕ admission ਦੀ fees ਹਨਾ

ਤੇ ਤੁਸੀਂ ਵੀ ਹਨਾ ਤੁਹਾਡੀ ਇੰਨੀ ਨਹੀਂ ਹੈਗੀ ਉਹ ਹੈਗੀ ਮਹੀਨੇ ਦੀ ਆਮਦਨ ਦੇਖਲੋ ਫ਼ੇਰ ਉਹੀ ਓ ਚੀਜ਼ ਹੋਗੀ ਕੇ ਮਾਤਾ ਰਾਨੀ ਦੀ

ਉਹਨਾ ਦਾ ਵਿਸ਼ਵਾਸ ਹੈ ਦੇਖੋ ਉਹਨਾ ਨੇ ਮੇਰੇ ਮੁੰਹ ਚ ਪਾਇਆ ਬੋਲ ਉਹੀ ਮੇਰੇ ਨਾਲ ਖੜੀ ਸੀ ਨਾ ਉਸ time ਉਹਨੇ ਹੀ ਮੇਰੀ help ਕਰੀ ਸੀ ਕੇ ਨਹੀਂ ਬੇਟਾ ਤੂੰ ਮੈਂ ਕਹਿੰਦੀ ਸੀ ਨਾ ਹੋਲੀ ਜਾ BCA ਕਰਨੀ ਆ ਉਹ ਉੱਚੀ ਆਵਾਜ ਨਿਕਲਦੀ ਸੀ ਮੇਰੀ ਨਹੀਂ ਤਾਂ ਕੋਈ collage ਦੇ ਵਿੱਚ ਮਾਂ ਬਾਪ ਦੀ ਆਵਾਜ ਨੀ ਨਿਕਲਦੀ ਮੈਂ ਫ਼ੇਰ ਵੀ ਉਹਦੇ ਮੈਨੂੰ ਸਟਾਫ਼ ਇੰਨਾ ਜਾਣਦਾ ਸੀ ਨਾ ਪੂਰਾ staff ਬੈਠਾ ਸੀ ਸਾਰਾ staff ਬੈਠਾ ਸੀ ਸਾਰੇ ਮੈਨੂੰ ਜਾਣਦੇ ਸੀ ਅੱਛਾ ਮਤਲਬ ਕੇ ਮੈਂ ਤੇ ਆਪ ing ਮੈਂ ਵੀ ਤੁਹਾਨੂੰ ਹਨਾ ਜਿਹੜੀ ਗੱਲ ਕਰਨੀ ਹੈ ਤੁਹਾਡੇ ਨਾਲ ਜਾਂ ਕੁੱਝ ਤੇ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਆ ਜਾਂ ਕੁੱਝ ਵੀ ਹੈ ਤੇ ਮੈਨੂੰ ਵੀ ਇੱਦਾਂ ਹੀ ਲੱਗਦਾ ਵੀ ਹਨਾ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਚੱਲ ਰਿਹਾ ਸਾਰਾ ਕੁੱਝ

ਬਹੁਤ ਜਿਆਦਾ ਕਿਰਪਾ ਮਹਾ ਮਾਈ ਦੀ ਬਹੁਤ ਜਿਆਦਾ ਜਿੰਨੀ ਚਾਵਾਂ ਥੋੜੀ ਏ ਮੈਂ ਕਹਿਣੀ ਹਾਂ ਮਹਾ ਮਾਈ ਦਾ ਦਿੱਤਾ ਖਾਣੀ ਹਾਂ ਮਾਈ ਕਿਹਾ ਮਹਾ ਮਾਈ ਨੇ ਇੰਨਾ ਦਿੱਤਾ ਸ਼ੁਕਰ ਸ਼ੁਕਰ ਸ਼ੁਕਰ ਕਰਦੀ ਹਾਂ ਹਰ time ਉਹਦਾ

ਤੇ ਫ਼ੇਰ ਉੱਠ ਕੇ ਤੁਸੀਂ ਅਮ ਵੀ ਇਸ਼ਨਾਨ ਪਾਣੀ ਕਰਕੇ ਇਸ਼ਨਾਨ ਕਰਕੇ ਤੇ ਉਸਤੋਂ ਬਾਅਦ ਤੁਸੀਂ ਪੂਜਾ ਕਰਦੇ ਹੋ ਹਾਂਜੀ ਹਾਂਜੀ ਫ਼ੇਰ ਨਾ ਇਹਦੇ ਪਾਪਾ ਜਿਵੇਂ ਲੇਟੇ ਪਾਏ ਸੀ ਇਹਦਾ ਪਾਪਾ ਜੀ ਨੂੰ ਮਾਤਾ ਜੀ ਦੇ ਦਰਸ਼ਨ ਹੋਏ ਸ਼ੇਰ ਦੇ ਉੱਪਰ ਮਾਤਾ ਜੀ ਬੈਠੇ ਸਾਡੇ ਘਰ ਦੇ ਵਿੱਚ ਤੇ ਇਹਦੇ ਪਾਪਾ ਲਾਲ ਹੋਏ ਪਾਏ ਸੀ ਘਬਰਾਏ ਹੋਏ ਸੀ ਕਹਿੰਦੇ ਕਮਲੇਸ਼ ਉੱਥੇ ਨਾ ਮੈਨੂੰ ਨਾ ਮਾਤਾ ਤੇ ਸ਼ੇਰ ਦਿਖਿਆ ਇਹ ਨਾ ਮੇਰੀ ਸੀਟ ਤੇ ਪੈਗੇ ਸੀਗੇ ਜਿੱਥੇ ਮੈਂ ਪੈਂਦੀ ਹਾਂ ਨਾ ਇਹ ਪੈ ਗਏ ਸੀਗੇ ਸੀਟ ਤੇ ਮਾਤਾ ਰਾਣੀ ਦੀ ਫੁੱਲ ਕਿਰਪਾ ਜਿਵੇਂ ਮੈਂ ਕਹਿੰਦੀ ਨੀ ਇਸ time ਵੀ ਗੱਲ ਕਰ ਰਹੀ ਹਾਂ ਹੁਣ ਵੀ ਮੈਨੂੰ ਇਹੀ ਲੱਗ ਰਿਹਾ ਵੀ ਮੇਰੀ ਮਾਤਾ ਰਾਣੀ ਮੇਰੇ ਨਾਲ ਹੈ ਜਨੀ ਤੁਹਾਡੇ ਮਨ ਵਿੱਚ ਕਦੇ ਕੋਈ ਵਿਚਾਰ ਨੀ ਆਇਆ ਹੈਗਾ ਇੱਦਾਂ ਦਾ ਵੀ ਹਨਾ ਤੁਸੀਂ ਹਰ time ਹੀ ਮਾਤਾ ਰਾਣੀ ਦੇ ਮਤਲਬ ਕੇ ਯਾਦ ਕਰਦੇ ਜਿਵੇਂ ਹੁਣ ਅਸੀਂ ਆ ਮੈਂ ਤੇ ਜਿਵੇਂ ਹੁਣ ਕੰਮ ਕਰਦੀ ਪਈ ਆਂ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਜਾਂ ਕੁੱਛ ਵੀ ਹੈ ਇੱਕ ਮੋਕੇ ਪਰਮਾਤਮਾ ਦਾ ਧਿਆਨ ਮਨ ਵਿੱਚੋਂ ਨਿੱਕਲ ਜਾਂਦਾ ਹੈ ਇੱਕ ਮੋਕੇ ਆਪਾਂ ਨਹੀਂ ਯਾਦ ਕਰਦੇ ਹੈਗੇ ਹਨਾ ਤੁਸੀਂ ਤੇ ਮਤਲਬ ਹਰ ਗੱਲ ਵਿੱਚ ਹਰ ਚੀਜ਼ ਚ ਮਤਲਬ ਕੇ ਤੁਹਾਨੂੰ ਆਪਣੇ ਅੰਦਰੋਂ ਹੀ ਉੱਠਦਾ ਏ ਨਾ ਇਹ ਹਾਂਜੀ ਆਪਣੇ ਆਪ ਹੀ ਨਿੱਕਲ ਜਾਂਦਾ ਆਪਣੇ ਆਪ ਆਵਾਜ ਆਉਂਦੀ ਹੈ ਮਾਤਾ ਦੀ ਤੇ ਉਹੀ ਓ ਬੱਚਿਆਂ ਤੇ ਕਿਰਪਾ ਬੱਚਿਆਂ ਦੀ ਪੜ੍ਹਾਈਆਂ ਤੇ ਕਿਰਪਾ ਏ ਹਨਾ

ਬੱਚੇ ਦੋਨੋ ਜਿੱਦਾਂ ਪੜ ਕੇ ਹਨਾ ਬੱਚਿਆਂ ਨੇ ਦੋਨਾ ਨੇ course ਕਿਤੇ or ਕਦੇ ਇਹ ਵੀ ਹੋਇਆ ਵੀ ਕਦੇ fail ਹੋਏ ਹੋਣ ਜਾਂ

ਜਿਹੜਾ ਵੀ ਕੰਮ ਕਰਨਾ ਹਨਾ ਬੱਚਿਆਂ ਦਾ ਵੀ ਸਿਰੇ ਚੜਦਾ ਏ

ਤੇ ਮੰਦਰ ਚ ਤਾਂ ਚਲੋ ਤੁਸੀਂ daily ਤਾਂ ਨੀ ਮੰਦਰ ਚ ਜਾਂਦੇ ਜਿਵੇਂ ਹੁਣ ਇੱਥੇ ਵੀ ਭਾਵੇ ਆਪਣੇ ਇਲਾਕੇ ਚ ਨੈਣਾ ਦੇਵੀ ਤਾਂ ਚਲੋ ਸਾਲ ਬਾਅਦ ਜਾਂਦੇ

hello

ਮੈਂ ਵੀ ਘਰ ਚ ਮੱਥਾ ਟੇਕ ਲੈਂਦੀ ਹਾਂ ਕਿਤੇ ਨੀ ਜਾਂਦੀ

ਆਪਾਂ ਨੂੰ ਨੀ ਆਉਂਦੀ ਕਈ ਵਾਰ

ing ਮੈਂ ਕਦੇ ਬੰਦ ਕਰਕੇ ਚਲਾਈ ਨੀ ਨਾ ਹੈਗੀ ਹੁਣ ਇਹਨੇ open ਪਤਾ ਨੀ ਕਿੱਥੋ ਹੋਣਾ ਕਰਾ ਕੇ ਲਿਆਵਾ ਸੀਮ ਆਪਣੇ

ਹਾਂਜੀ ਤੇ ਮਤਲਬ ਕੇ ਜਿੱਦਾਂ ਮਾਤਾ ਰਾਣੀ ਦਾ ਹੀ ਮਤਲਬ ਕੇ ਤੁਹਾਨੂੰ ਰਹਿੰਦਾ ਹੈ ਹਰ time ਹਨਾ ਖਿਆਲ ਹਾਂਜੀ ਹਾਂਜੀ ਇਹ ਨਾ ਮੈਂ ਘਰ ਦੇ ਵਿੱਚ ਮੱਥਾ ਟੇਕ ਲੈਂਦੀ ਹਾਂ ਘਰ ਦੇ ਬਾਹਰ ਨੀ ਮੈਂ ਕਿਤੇ ਮੰਦਿਰ ਚ ਜਾਂਦੀ ਵੀਰਵਾਰ ਨੂੰ Sunday ਨੂੰ ਦੋਨੇ ਦਿਨ ਮੈਨੂੰ ਕੀਰਤਨ ਚ message ਆ ਜਾਂਦਾ ਮੈਂ ਕੀਰਤਨ ਤੇ ਜਰੂਰ ਜਾਂਦੀ ਹਾਂ ਬਾਹਰ

ਜਾਣੀ ਰੋਜ਼ ਕਿਸੇ ਮੰਦਿਰ ਚ ਨੀ ਜਾਂਦੀ ਹੈਗੀ

ਜਿੱਦਾਂ ਮੇਰੇ ਮਨ ਵਿੱਚ ਖਿਆਲ ਆਉਂਦਾ ਜਿੱਦਾਂ ਮੈਂ ਰੋਜ਼ ਗੁਰਦੁਵਾਰੇ ਨਹੀਂ ਜਾਂਦੀ ਹੈਗੀ ਰੋਜ਼ ਮੈਂ ਮੱਥਾ ਨਹੀਂ ਟੇਕਦੀ ਹੈਗੀ ਜਾ ਕੇ ਜਾਂ ਮੈਂ ਟੇਕਦੀ ਵੀ ਹੈਗੀ ਹਾਂ ਮੇਰੇ ਮਨ ਵਿੱਚ ਕਿਤੇ ਕੋਈ ਮਤਲਬ ਕੇ ਇੱਦਾਂ ਦਾ ਵਿਚਾਰ ਰਹਿੰਦਾ ਹੈ ਕੇ ਹਾਏ ਮੈਨੂੰ ਪਾਪ ਲੱਗਦਾ ਮੈਨੂੰ ਪਾਪ ਲੱਗਦਾ ਹਰ time ਮੇਰੇ ਮਨ ਵਿੱਚ ਇਹੀ ਰਹਿੰਦਾ ਹੈ ਵੀ ਮੈਂ ਕੋਈ ਵੀ ਗੱਲ ਕਰਾ ਮੈਂ ਕਹਿਣੀ ਹਾਂ ਕੀ ਸ਼ਾਇਦ ਮੈਂ ਇਹ ਕੰਮ ਗਲਤ ਕੀਤਾ ਜਾਂ ਕੁੱਝ ਵੀ ਏ ਹਨਾ ਤੇ ਪਰ ਤੁਸੀਂ ਮੈਨੂੰ ਲੱਗਦਾ ਨੀ ਤੁਹਾਡੇ ਮੰਨ ਵਿੱਚ ਇੱਦਾਂ ਦਾ ਕੋਈ ਖਿਆਲ ਆਉਂਦਾ ਹੋਏਗਾ ਮੈਂ ਨਾ ਜਦੋਂ ਵੀ ਕੋਈ ਮੈਨੂੰ ਮਿਲਦਾ ਜਾਂ ਰਸਤੇ ਚ ਕੋਈ ਚੁਗਲੀ ਜਾਂ ਕੋਈ ਕੁੱਝ ਨੀ ਕਰਨਾ ਚਾਹੀਦਾ